ਉਸਨੇ ਅਪਣਾ ਦਸਤਾਨਾ ਲਾ ਮਾਰਿਆ ਤੇ ਪਿਸਟੋਲ ਕੱਢ ਲਿਆ ਕਿੰਨਾ ਚਿਰ ਆਦਮੀ ਤੇ ਕੁੱਤਾ ਜਿਹੜਾ ਜੰਗਲੀ ਜਾਨਵਰ ਬਣ ਚੁੱਕਾ ਸੀ ਇਕ ਦੂਜੇ ਵੱਲ ਵੇਖਦੇ ਖੜੇ ਰਹੇ ਫ਼ਿਰ ਕੁੱਤੇ ਜਰੂਰੁ ਕੋਈ ਖਿਆਲ ਆ ਗਿਆ ਹੋਵੇਗਾ ਕਉਂਕਿ ਉਸਨੇ ਆਪਣੀ ਬੂਥਨੀ ਹੇਠਾਂ ਕੀਤੀ ਦੋਸ਼ੀਆਂ ਵਾਂਗ ਪੂੰਛ ਹਿਲਾਨ ਲਗਾ ਝਪਟਕੇ ਮਾਸ ਦਾ ਟੋਟਾ ਫੜਿਆ ਤੇ ਲੱਤਾਂ ਵਿੱਚ ਪੁੰਛ ਦਬਾਈ ਤੇ ਸਵਾਹ ਦੇ ਢੇਰ ਪਿੱਛੇ ਦੌਰ ਗਿਆ

ਉਹ ਚੁਮਬਕ ਵਾਂਗੂ ਉਸਨੂੰ ਖਿੱਚ ਰਹੀ ਸਨ ਤੇ ਜੋ ਜੋ ਉਹ ਉਹਨਾਂ ਦੇ ਨੇੜੇ ਜਾਈ ਜਾਂਦਾ ਸੀ ਉਹਨਾਂ ਦੀ ਸ਼ਕਤੀ ਉਹਨੀ ਹੀ ਵਧਦੀ ਜਾਂਦੀ ਸੀ ਅਲੈਕਸੀ ਦੋ ਤਿੰਨ ਦਿਨ ਤੱਕ ਰੀਂਗਦਾ ਰਿਹਾ ਉਸਨੂੰ ਸਮੇਂ ਦਾ ਹਿਸਾਬ ਨਹੀਂ ਸੀ ਰਿਹਾ ਕਦੀ ਕਦੀ ਨੀਂਦ ਜਾਂ ਸ਼ਾਇਦਮੁਰਸ਼ਾ ਉਸ ਉੱਤੇ ਸ਼ਾ ਜਾਂਦੀ ਸੀ ਉਹ ਰੀਂਗਦਾ ਰੀਂਗਦਾ ਸੋ ਜਾਂਦਾ ਪਰ ਉਸਨੂੰ ਪੁਰਬ ਵੱਲ ਖਿੱਚਣ ਵਾਲੀ ਸ਼ਕਤੀ ਇੰਨੀ ਤਗੜੀ ਸੀ ਕਿ ਮੁਰਸ਼ਾ ਦੀ ਇਸ ਹਾਲਤ ਵਿੱਚ ਵੀ ਉਹ ਹੋਲੀ ਹੋਲੀ ਰੀਂਗਦਾ ਜ਼ਾਰੀ ਰੱਖਦਾ ਜਦੋਂ ਤਕ ਉਹ ਕਿਸੇ ਦਰੱਖਤ ਜਾਂ ਝਾੜੀ ਨਾਲ ਨਾ ਜਾ ਵੱਜਦਾ ਜਾਂ ਜਦੋਂ ਤੱਕ ਉਸਦਾ ਹੱਥ ਨਾ ਤਿਲਕ ਪੈਂਦਾ ਉਸਦੀ ਸਾਰੀ ਇੱਛਾ ਸ਼ਕਤੀ ਉਸਦੇ ਸਾਰੇ ਧੁੰਦਲੇ ਵਿਚਾਰ ਬੁਜਵੇਂ ਚਾਨਣ ਵਾਂਗ ਇਕੋ ਨੁਕਸੇਉਪਰ ਕੇਂਦਰਤ ਸਨ ਰਿੜ੍ਹਦੇ ਜਾਣਾ ਚਲਦੇ ਜਾਣਾ ਅੱਗੇ ਵੱਲ ਚਲਦੇ ਜਾਣਾ ਹਰ ਕੀਮਤ ਉੱਤੇ ਰਸਤੇ ਵਿੱਚ ਉਹ ਕੋਈ ਹੋਰ ਕੰਡਿਆਲਾ ਲਬਣ ਦੀ ਆਸ ਵਿੱਚ ਹਰ ਝਾੜੀ ਨੂੰ ਕੋਖਦਾ ਬੇਰੀਆਂ ਜਿਹੜੀ ਉਸਨੂੰ ਬਰਫ਼ ਹੇਠਾਂ ਮਿਲ ਜਾਂਦੀ ਸਨ ਤੇ ਕਈ ਉਸਦੀ ਖੁਰਾਕ ਸਨ ਇਕ ਵਾਰ ਉਸਨੂੰ ਕੀੜਿਆਂ ਦਾ ਵੱਡਾ ਸਾਰਾ ਭੋਣ ਮਿਲ ਗਿਆ ਜਿਹੜਾ ਮੀਂਹ ਨਾਲ ਧੋਤੇ ਤੇ ਸਵਾਰੇ ਧੂੜੀ ਦੇ ਮੁਸਲ ਵਾਂਗ ਜੰਗਲੇ ਤੇ ਖੜਾ ਸੀ ਕੀੜਿਆਂ ਹਜੇ ਸੁੱਤਿਆਂ ਪਇਆ ਸਨ ਅਲੈਕਸੀ ਨੇ ਇਸ ਨਰਮ ਢੇਰ ਵਿਚ ਅਪਣਾ ਹੱਥ ਖਬੋਇਆ ਤੇ ਜਦੋਂ ਵਾਪਿਸ ਖਿੱਚਿਆ ਤੇ ਇਹ ਕੀੜਿਆਂ ਨਾਲ ਭਰਿਆ ਪਿਆ ਸੀ ਜਿਹੜੀ ਉਸਦੀ ਚਮੜੀ ਨਾਲ ਕੁੱਟ ਕੇ ਚਮੜਿਆਂ ਹੋਇਆ ਸਨ ਉਸਨੇ ਬੜੇ ਸਵਾਦ ਨਾਲ ਇਹਨਾਂ ਕੀੜਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਆਪਣੇ ਖੁਸ਼ਕ ਫੱਟੇ ਮੂੰਹ ਵਿੱਚ ਉਸਨੂੰ ਫਾਰਮਿਕ ਤੇਜ਼ਾਬ ਦਾ ਮਸਾਲੇਦਾਰ ਤੇ ਖੱਟਾ ਜਿਹਾ ਸਵਾਦ ਮਹਿਸੂਸ ਹੋ ਰਿਹਾ ਸੀ ਉਸਨੇ ਮੁੜ ਮੁੜ ਕੇ ਆਪਣਾ ਹੱਥ ਭੋਣ ਵਿੱਚ ਵਾਰਿਆ ਜਦੋ ਤੱਕ ਕਿ ਇਸ ਅਚਲ ਚੇਤੀ ਹਮਲੇ ਨਾਲ ਕੀੜੀਆ ਦੀ ਸਾਰੀ ਵਸੋਨਾ ਜਾਗ ਪਈ ਨਿੱਕੀ ਨਿੱਕੀ ਕੀੜੀਆ ਪੂਰੇ ਜ਼ੋਰ ਨਾਲ ਆਪਣੀ ਰਾਖੀ ਕਰ ਰਹੀਆਂ ਸਨ ਉਹ ਅਲੈਕਸੀ ਦੇ ਹੱਥ ਨੂੰ ਬੁਲ੍ਹਾਂ ਨੂੰ ਜੀਬ ਨੂੰ ਕਟ ਰਹੀਆਂ ਸਨ ਉਹ ਉਸਦੇ ਉਡਾਨ ਵਲੇ ਦੇ ਸੂਟ ਦੇ ਅੰਦਰ ਵੀ ਵੜ ਗਇਆ ਤੇ ਉਸਦੇ ਪਿੰਡੇ ਨੂੰ ਵੀ ਕੱਟਣ ਲਗਣ ਪਇਆ ਪਰ ਇਹ ਜਲਣ ਦਾ ਇਹਸਾਸ ਉਸ ਲਈ ਸਿਰਫ਼ ਸੁਖਦਾਈ ਫਾਰਮਿਕ ਤੇਜ਼ਾਬ ਦਾ ਕੱਟਣਾ ਉਸ ਲਈ ਸ਼ਕਤੀ ਵਰਦਕ ਸਿੱਧ ਹੋਇਆ ਉਸਨੂੰ ਪਿਆਸ ਲਗ ਗਈ ਝਾੜੀਆਂ ਦੇ ਵਿੱਚਕਾਰ ਉਸਨੂੰ ਭੂਰੇ ਜਿਹੇ ਜੰਗਲੀ ਪਾਣੀ ਦਾ ਇਕ ਛੋਟਾ ਜਿਹਾ ਛੱਪੜ ਦਿਖਾਈ ਦਿੱਤਾ ਤੇ ਉਹ ਪਾਣੀ ਪੀਣ ਲਈ ਉਸ ਵੱਲ ਵਧੀਆ ਪਰ ਇਕ ਦਮ ਪਿੱਛੇ ਹਟ ਗਿਆ ਉਸ ਮੈਲੇ ਪਾਣੀ ਵਿੱਚੋ ਝਲਕਦੇ ਨੀਲੇ ਜਿਹੇ ਅਕਾਸ਼ ਦੇ ਪਿਛੋਕੜ ਵਿੱਚ ਇਕ ਅਜ਼ੀਬ ਜਿਹਾ ਭਿਆਨਕ ਚੇਹਰਾ ਉਸ ਵੱਲ ਅੱਖਾਂ ਪਾੜ ਪਾੜ ਵੇਖ ਰਿਹਾ ਸੀ ਇਹ ਕਾਲੀ ਚਮੜੀ ਨਾਲ ਢਕੇ ਪਿੰਜਰ ਜਿਹੇ ਦਾ ਚਿਹਰਾ ਸੀ ਜਿਸ ਉਪਰ ਗੰਦੇ ਤੇ ਗੁੰਗਰਾਲੇ ਬਾਲ ਉਗੇ ਹੋਏ ਸਨ ਵੱਡੀਆਂ ਵੱਡੀਆਂ ਗੋਲ ਭਿਆਨਕ ਤਰਾਂ ਨਾਲ ਚਮਕਦੀਆਂ ਅੱਖਾਂ ਢੁੰਗੇ ਟੋਏ ਵਿੱਚੋ ਵੇਖ ਰਹੀਆਂ ਸਨ ਤੇ ਅੰਸਵਾਰੇ ਵਾਲ ਗੰਦੀ ਜਿਹਾ ਲਿਦਾ ਜਿਹੀ ਬਣੀ ਮੱਥੇ ਉੱਤੇ ਪਏ ਸਨ ਕਿ ਇਹ ਮੈਂ ਹਾਂ ਅਲੈਕਸੀ ਨੇ ਆਪਣੇ ਆਪ ਨੂੰ ਪੁੱਛਿਆ ਤੇ ਮੁੜਕੇ ਦੇਖਣ ਤੋਂ ਡਰਦਿਆਂ ਉਸਨੇ ਪਾਣੀ ਨਹੀਂ ਪੀਤਾ ਸਗੋਂ ਕੁੱਜ ਹੋਰ ਬਰਫ਼ ਮੂੰਹ ਵਿਚ ਪਾ ਲਈ ਤੇ ਉਸੇ ਸ਼ਕਤੀਸ਼ਾਲੀ ਚੁਮਬਕ ਦਾ ਖਿੱਚਿਆ ਹੋਇਆ ਉਹ ਪੁਰਬ ਵੱਲ ਨੂੰ ਫਿਰ ਰਿੰਗਣ ਲਗ ਪਇਆ ਉਸ ਰਾਤ ਉਸਨੇ ਬੰਬ ਨਾਲ ਬਣੇ ਇਕ ਵੱਡੇ ਸਾਰੇ ਟੋਏ ਨੂੰ ਅਪਣਾ ਟਿਕਾਣਾ ਬਣਾਇਆ ਜਿਹੜਾ ਵਿਸਫੋਟ ਨਾਲ ਉਡੀ ਪੀਲੀ ਰੇਤ ਨਾਲ ਘੇਰਿਆ ਹੋਇਆ ਸੀ ਟੋਏ ਦੀ ਤੈਅ ਉਸਨੂੰ ਸ਼ਾਂਤ ਤੇ ਅਰਾਮ ਦੇਣ ਲਗੀ ਹਵਾ ਇਥੇ ਨਹੀਂ ਸੀ ਲਗਦੀ ਇਹਦੇ ਨਾਲ ਸਿਰਫ਼ ਰੇਤ ਹੀ ਸਰ ਸਰ ਕਰਦੀ ਸੀ

ਜਿਹੜੀ ਸਿਤਾਰੇ ਦੇ ਹੇਠਾਂ ਇਧਰ ਉਦਰ ਝੂਲ ਰਹੀ ਸੀ ਐਸੇ ਹੱਥ ਵਾਂਗ ਲਗ ਰਹੀ ਸੀ ਜਿਹੜਾ ਕੱਪੜਾ ਫੜੀ ਇਹਨਾਂ ਚਮਕਦੀਆਂ ਰੋਸ਼ਨੀਆਂ ਨੂੰ ਸਾਫ਼ ਕਰ ਰਿਹਾ ਸੀ

hello ਹਾਂਜੀ good afternoon maam good afternoon ਰੇਖਾ maam ਹਾਂਜੀ ਹਾਂਜੀ ਮੈਂ ਰੇਖਾ ਬੋਲ ਰਹੀ ਤੁਸੀਂ ਨਵਦੀਪ ma'am ਗੱਲ ਕਰ ਰਹੇ ਹੋ

ਹਾਂਜੀ ,ਠੀਕ ਹੈ ,ਜੀ madam ,madam ਅ ਅੱਜ ਜੇੜ੍ਹਾ ਅੱਸੀ topic ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਏਹ ਮੇਰਾ topic ਹੇਗਾ ਹੇ important of woman education

mam ਆਪਾ ਚਲੋ ਗੱਲ start ਕਰਦੇ ਹਾਂ। ਕੀ woman education ਦੀ but woman ਨੂੰ education ਨੂੰ ਜਿੰਦਾ ਆਪਾ ਪੁਰਾਨੇ ਜ਼ਮਾਨੇ ਦੀ ਗੱਲ ਕਰੀਏ ,ਏਨਾ ਦੀ ਤਾ ਨਹੀਂ ਦਿੱਤੀ ਜਾਂਦੀ ਸੀ important but ਅੱਜ ਕੱਲ ਏਦਾਂ ਨਹੀਂ ਹੇ ਅੱਜ ਕੱਲ ਤਾ ਬਹੁਤ ਵਦੀਆਂ , ਸਬ ਨੂੰ ਸਬ field ਦੇ ਵਿੱਚ ਜੇੜੀ woman ਨੇ ਕਾਫੀ ਕਾਮ ਕਰ ਰਹੀਆਂ ਨੇ ਹਾਂਜੀ ,ਹਾਂਜੀ। ਹਾਂਜੀ ,ਹਾਂਜੀ ਤੇ ਉਹ ਫੇਰ ਆਪਾ education ਦੇ topic ਤੇ ਗੱਲ ਕਰੀਏ ਤੇ education ਸਬ ਲਈ main ਸਬ ਲਈ importance ਰੱਖਦੀ ਏ ਹਾਂਜੀ mam ਜੋ education ,education mam ਬਹੁਤ ਜ਼ਿਆਦਾ ਜਰੂਰੀ ਹੈ। education ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹਤੱਵ ਹੈ ਜੀ , ਕਿਉਂਕਿ ਇਹ ਮਹਤੱਵ ਹੋਣ ਤੋਂ ਨਹੀਂ mam ਮਹਤੱਵ ਸ਼ੁਰੂ ਤੋਂ ਹੀ ਰਿਹਾ ਹੈ ਕਈ ਲੋਗ ਇਹ ਸੋਚਦੇ ਨੇ ਕੀ ਹਾਂਜੀ ਅਸੀਂ job ਨਹੀਂ ਕਰਨੀ ਅਸੀਂ ਪੜ ਕੇ ਕੀ ਕਰਨਾ ਹੈ ਠੀਕ ਹੈ but ਇਹ ਨਹੀਂ ਹੈ ਜੇ ਅਸੀਂ ਪੜਨਾ ਨਹੀਂ ,ਅਸੀਂ job ਨਹੀਂ ਕਰਨੀ ਸਾਡੇ ਲਇ education ਦੀ ਕੋਈ ਲੋੜ ਨਹੀਂ ਹੇ। education ਤੇ ਹਰ ਇਕ ਲਈ ਜਰੂਰੀ ਹੇ ,ਖ਼ਾਸ ਕਰਕੇ ladies ਲਈ ਜਰੂਰੀ ਹੈ

ਹਾਂਜੀ mam ਜੀਦਾ ਹੋਣ ਆਪਾ education ਲਈ ਜੇ ladies ਦੀ ਗੱਲ ਕਰਦੇ ਹਾਂ ਜਿੰਦਾ , ਹੋਣ education lady ਲਈ ਜਰੂਰੀ ਹੇ ਆਪਾ ਇੱਕ , ਇੱਕ lady ਕਲੀ ਆਪਣੇ ਲਈ ਨਹੀਂ ਪੜਦੀ ,ਉਹ ਆਪਣੇ ਪੂਰੀ family ਲਈ ,ਆਪਣੇ ਬੱਚਿਆਂ ਲਈ , ਆਪਣੇ ਪੂਰੀ family ਲਈ ਪਾੜ ਰਹੀ ਏ ਕੀ ਇੱਕ lady ਦੇ ਪੜਨ ਨਾਲ ਪੂਰਾ ਸਮਾਜ ਪੜ੍ਹਦਾ ਹੈ। ਇਹ ਚੀਜ ਆਪਾ ਬੜੀ ਹੀ ਸਮਜ ਵਾਲੀ ਛੋਟੀ ਜਹੀ ਗੱਲ ਹੇ ਕੀ ਇੱਕ ਜੇਹ lady ਪੜ ਗਈ ਤੇ ਸਮਜ ਲੋ ਪੂਰਾ ਪਰਿਵਾਰ ਪੜ ਗਈਆਂ ਇਸ ਲਈ ਜੇੜੀ ਇਹ education ਏ ਉਹ ਸਬ ਲਈ ਜਰੂਰੀ ਹੈ। education job ਨੂੰ ਛੱਡ ਕੇ ਅਪਣਾ self confidence ਆਪਣਾ ਜੋਵੀ ਆਪਣੀ personality , ਅਪਣਾ ਹਰ ਏਕ ਚੀਜ ਨੂੰ increase ਕਰਨ ਵਿਚ ਆਪ ਨੂੰ

ਹੁਣ ਅੱਜ ਕਲ ਜੇੜੀ ਨਵੀਂ ਪੀੜੀ ਹੈ ਉਹ ਇਕ ਪੜੇ ਹੋਣ ਕਰਕੇ , ਨਵੀ ਵਿਚਾਰ ਦਾਰਾ ਹੋਣ ਕਰਕੇ ਅੱਗੇ ਤੋਂ ਅੱਗੇ ਕਾਫੀ ਜ਼ਿਆਦਾ , ਬੀ ਆਪਣਾ ਕਾਰ ਰਹੀ ਏ ,ਸਿਰਫ education ਹੋਣ ਕਰਕੇ ਕੇ educated person ਆਪਣੀ life

ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, mam ਮੈਂ ਖੁਦ੍ਹ ਕਹਿ ਰਹੀ ਕੀ education ਬਿਨਾ ਜੋ ਮਨੁੱਖ ਹੇ ਉਹ ਪਸ਼ੂ ਸਮਾਨ ਹੇ education ਬਿਨਾਂ ਅਸੀਂ ਕੁਝ ਨਹੀਂ ਹੇਗੇ ਅਜੇ ਕੱਲ ਕਿਸੀ ਵਿਅਕਤੀ ਲਾਇ ਸਿਖ੍ਯਾ ਏਨੀ ਕੁ ਜ਼ਿਆਦਾ ਜਰੂਰੀ ਹੈ। ਜਿਵੇਂਕਿ ਸਵਾਮੀ ਵਿਵੇਕਾਨੰਦ ਜੀ , ਜਿਨੇ ਵੀ ਲਿਖਿਆ ਹੋਇਆ ਸੀਗਾ ਉਹ ਵੀ ਕੇਂਦੇ ਨੇ ਕੀ , ਮਨੁੱਖ ਦੇ ਚਰਿਤ੍ਰ ਦਾ ਆ ਅਸੀਂ ਸਿੱਖਾਂ ਪ੍ਰਾਪਤ ਕਰਦੇ ,ਉਦ੍ਹੇ ਨਾਲ ਹੀ ਮਨੁੱਖ ਦੇ ਚਰਿਤ੍ਰ ਦਾ ਨੇਮਾਂ ਆ ਨਿਰਮਾਨ ਹੋਂਦਾ ਹੈ ਬੁੱਧੀ ਦਾ ਵਿਕਾਸ ਹੋਂਦਾ ਹੇ , ਸ਼ਕਤੀ ਵਧਦੀ ਹੈ ਮ ਮਨੁੱਖ ਆਪਣੀ education ਨਾਲ ਹੀ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ education ਤੋਂ ਬਿਨਾਂ ਕੁਛ ਵੀ ਨਹੀਂ ਹੈ ,ਜੇੜੀ ਅਗਰ ਖਾਸ ਕਰਕੇ women ਲਈ education ਬਹੁਤ ਜ਼ਿਆਦਾ ਜਰੂਰੀ ਹੈ ਉਹ ਦੇਖੋ ਅਗਰ ਖੁਦ੍ਹ lady ਖੁਦ੍ਹ ਮਤਲੱਬ ਕੇ ਪੜੀ ਲਿਖੀ ਹੈ। ਠੀਕ ਹੈ ਫ਼ ਆਪਣੇ ਬੱਚੇ ਨੂੰ ਵੀ ਗਾਈਡ ਕਰ ਸੱਕਦੀ ਹੈ ,ਅੱਜ ਕਲ ਕੇਂਦੇਹ ਹੈ ਨਾ ਜੇੜੀ ਬੱਚੇ ਦੀ ਮਾਂ ਹੋਂਦੀ ਹੈ ਓਹੀ first teacher ਹੋਂਦੀ ਹੈ। ਬੱਚੇ ਦੀ , ਅਗਰ ਮਾਂ ਜੇੜੀ ਅਗਰ educated ਏ ਮਾਂ ਅੱਛਾ ਮਤਲਬ ਕੇ ਬੋਲੇਗੀ ਅੱਛਾ ਅ standard ਹੋਏਗਾ ,ਸਬ ਕੁਛ ਅ ਬੱਚਾ ਵੀ ਅਪਣੀ ਮਾਤਾ ਮਾਤਾ ਵਾਂਗ ਹੀ ਜਾਏਗਾ। ਇਸ ਕਰਕੇ ਬਹੁਤ ਜ਼ਿਆਦਾ ਜਰੂਰੀ ਹੇ mam ladies ਲੀਏ ਤੇ ਖਾਸ ਕਰਕੇ ਪੜਨਾ ਬਹੁਤ ਜ਼ਿਆਦਾ ਜਰੂਰੀ ਹੇ ਜਿਵੇ ਕੀ ਆਪਾ ਨੂੰ ਪਹਿਲਾ ਪਤਾ ਹੀ ਹੇ ਕੀ ਜਿਵੇ ਪਹਿਲਾ ਘਰਾਂ ਵਿਚ ladies ਰਹਿੰਦਿਆਂ ਸੀ ਊਨਾ ਨੂੰ ਪੜਨ ਨਹੀਂ ਸੀ ਦਿੱਤਾ ਜਾਂਦਾ ,ਊਨਾ ਨੂੰ ਪੜਨ ਨਹੀਂ ਸੀ ਦਿੱਤਾ ਜਾਂਦਾ ਤਾ ਓਨਾ ਨੂੰ ਸਿਰਫ ਏਕੋ ਹੀ ਕਾਮ ਸੀ ਗਾ ਸਾਰੀਆਂ ਘਰ ਤਕ ਹੀ ਸੀਮਿਤ ਸੀ , ਸਫਾਈ ਕਰ ਲਈ ਖਾਣਾ ਬਣਾ ਲਿਆ ਘਰ ਵਿੱਚ ਸਾਰਾ ਦਿਨ ਕਾਮ ਕਰ ਲਿਆ ,ਕੁਛ ਵੀ ਨਹੀਂ ਸੀ ਓਨਾ ਨੂੰ ਵਿਚਾਰੀ ਨੂੰ time ਨਹੀਂ ਸੀ ਪੈਂਦਾ ਹਾਂਜੀ ਹਾਂਜੀ ਹਾਂਜੀ , ਰੇਖਾ mamਜੇਦਾ ਹੋਨਦੀ ਆਪਾ ਪਰ ਗੱਲ ਕਰਦੇ ਹਾਂ , ਤੇ ਹੋਣ ਵੈਸੇ ਕਾਫ਼ੀ ਲੋਗ educated ਹੋਏ ਨੇ , educated ਕੀ ladies ਨੂੰ ਵੀ educated ਜਿੱਦਾਂ ਹੁਣ ਆਪਾ ਹਰ ਇਕ field ਵਿੱਚ ਨਜ਼ਰ ਮਾਰੀਏ ਕੀ ladies ,gents ਦੇ ਬਰਾਬਰ ਖੜੀਆਂ ਨੇ ਸਬ ਕਾਮ ਦੇ ਵਿੱਚ ਹਾਂਜੀ ਹਾਂਜੀ ਸਬ ਕਾਮ ਦੇ ਵਿੱਚ ਆਪਣਾ ਪੂਰਾ ਦੇਖਾ ਰਹੀਆਂ ਨੇ ladies educated

ਹਾਂਜੀ male ਦੇ ਨਾਲ ਨਾਲ female ਅਪਣਾ educated ਇਥੋਂ ਤੱਕ ਕੀ ਫੀ male ਦੇ according female ਜ਼ਿਆਦਾ ਪ ਹੇਗੀਆਂ ਨੇ ਕਾਮ ਕਾਰ ਦੇ ਵਿੱਚ ਯਾ educated ਹੋਣ ਦੇ ਜ਼ਿਆਦਾ educated ਹੋਈ ਰਹੀਆਂ ਨੇ ladies ਅੱਜ ਕੱਲ mam ਮੇ ਖੁਦ੍ਹ ਇਸ ਚੀਜ ਨੂੰ except ਕਰਦੀ ਹਾਂ। ਕੀ ladies ਬਲਕੀ male ਦੇ ਬਰਾਬਰ ਕਾਮ ਕਰ ਰਹੀਆਂ ਨੇ ਹਰ ਇਕ ਚੀਜ ਵਿੱਚ male ਦੇ ਬਰਾਬਰ ਨੇ , ਕੋਈ ਵੀ, ਕੋਈ ਵੀ ਇਹੋ ਜਿਯਾ ਨਹੀਂ ਹੇਗਾ pilot ਦੇਖ ਲੋ ਅੱਜ ਕਲ ਲੜਕੀਆਂ ਨੇ ,doctor ਦੀ line ਵਿੱਚ ਲੜਕੀਆਂ ਨੇ।

ਸੱਬ ਲਈ ਜਰੂਰੀ ਹੇ ,but ਜੇ ਦੇਖਿਆ ਜਾਏ ਤੇ education ਨੂੰ ਲੋਕ ਨੇ ਕਿੱਤਾ, ਕੀਤਾ ਮੁਖੀ ਬਨਾ ਲਿਆ ਹੋਇਆ ਕੁਛ ਪਾਸੇ। ਵੀ education ਇਕ ਸਿਰਫ ਕੀਤੇ ਮੁੱਖੀ ਤੇ ਚਲ ਰਹੀ ਏ ਕੀ ਭਈ ਹਾ ਕੀ ਇਕ ਸਾਡਾ ਕੀਤਾ ਬਾਨ ਗਿਆ ਹੋਇਆ ਹਾਂਜੀ ,ਕੁਜ ਲੋਗ ਤੇ mam ਇਸੇ ਕਰਕੇ ਸਾਰੇ ਪੜਾਈ ਤੋਂ ਰਹਿ

ਹਾਂਜੀ ਕੁਜ ਲੋਗ mam ਜਾਨ ਭੁਜ ਕੇ ਨਹੀਂ ਪੜ੍ਹਦੇ, ਜੇ ਦੇਖਿਆ ਜਾਏ ਜਿਨ੍ਹਾਂ ਨੇ ਪੜ੍ਹਨਾ ਉਹ ਤੇ education ਪ੍ਰਾਪਤ ਕਰ ਹੀ ਸਕਦੇ ਨੇ , ਹੁਣ ਪੰਜਾਬ ਸਰਕਾਰ ਨੇ ਏਨੇ school ਸਰਕਾਰੀ school ਖੋਲ੍ਹੇ ਨੇ ,collage ਖੋਲ੍ਹ ਤੇ ਨੇ , ਹੋਰ ਵੀ ਬਹੁਤ ਕੱਟ ਖਰਚੇ ਦੇ ਬਹੁਤ institute ਖੋਲ੍ਹੇ ਨੇ ਉਥੋਂ ਆਪਣੇ ਮਤਲਬ ਕੇ ਬੜੀਆਂ ਵਦੀਆਂ education ਪ੍ਰਾਪਤ ਕਰ ਸਕਦੇ ਨੇ , ਆਪਣੀ education ਪ੍ਰਾਪਤ ਕਰ ਕੇ ਆਪਣਾ ਮਤਲਬ ਕੀ ਆਪਣਾ ਜੋ ਵੀ ਇਨ੍ਹਾਂਨੇ business ਕਰਨਾ , ਜਾ job ਕਰਨੀ ਹੈ ,ਕੁਛ ਵੀ ਕਰਨਾ ਬੜਾ ਵਦੀਆਂ ਆਪਨ ਕੁਛ ਕਰ ਸਕਦੇ ਨੇ ਜੀ ਹਾਂਜੀ ਹਾਂਜੀ , mam ਕਰ ਸਕਦੇ ਨੇ ਬਾਕੀ ਓਹੀ ਹੈ ਨਾ , ਬਸ ਆਪਣੇ ਮਨ ਦੀ ਗੱਲ ਹੈ , ਜੇ ਅਸੀਂ ਮਨ ਵਿਚ ਸੋਚਿਆ ਕੇ ਅਸੀਂ educated ਹੋਣਾ ਹੀ ਹੋਣਾ ਤੇ ਆਪਾ ਕਿਸੀ ਵੀ ਉਲੰਦੀਆਂ ਨੂੰ ਛੁਨ ਤੋਂ ਪਿੱਛੇ ਨਹੀਂ ਰਹਿ ਸੱਕਦੇ ਇਸ ਕਰਕੇ ਪਹਲੇ ਆਪਣੇ ਮਨ ਤੇ ਪ੍ਰਭਾਵ ਹੋਣਾ ਚਾਹੀਦਾ ਕੇ ਅਸੀਂ educated ਹੋਣਾ ,ਅਸੀਂ ਅਪਣੀ study ਨੂੰ ਆਗੇ ਲੈ ਕੇ ਜਾਣਾ ਹੈ। ਠੀਕ ਹੈ ਨਾ ਕੀ education education ਹੈ ਤੇ ਸਬ ਜਗਹ ਹੁਣ ਬੜੀ ਸੋਖੀ ਤਰਾਂ provide ਕਰਾ ਸਕਦੇ school ,collage ਸਬ ਕੁਛ ਸਰਕਾਰ ਨੇ ਸਬ ਕੁਛ ਆਪਾ ਨੂੰ provide ਕਰਾਇਆ ਹੈ। school ,collage ,ਸੱਬ government ਅਪਣੇ ਖਰਚੇ ਤੇ ਚਲਾ ਰਹੀ ਹੇ

ਤੇ ਏਸੇ ਕਰਕੇ education ਆਪਾ ਤੇ ਇਹ ਗੱਲ ਹੀ ਕਹਿਣਾ ਚਾਉਂਦੇ ਹੈ education ਸਬ ਨੂੰ ਸਬ ਲਈ ਜਰੂਰੀ ਹੈ , ਤੇ ਸਬ ਨੂੰ ਕਰਨੀ ਚਾਹੀਦੀ ਹੈ education ਦੇ ਵਿਚ ਅਗੇ ਤੋਂ ਅੱਗੇ ਜਾਣਾ ਚਾਹੀਦਾ education ਹੋਣ ਦੇ ਨਾਤੇ ,educated ਹੋਣ ਦੇ ਨਾਤੇ ਆਪਾ job ਵੀ

ਮੈਂ ਮੈਂ ma'am ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕੇ ਅਗਰ educated ਹੋਏਗਾ ਆਪਣਾ business ਆਪਾ ਤਾ ਹੀ ਚਲਾ ਸਕਦੇ ਹਾਂ ਠੀਕ ਹੈ ਆਪਣੇ ਵਿਚ ਜੋ ਆਪਾ ਅਪਣੇ ਵਿੱਚ ਜੋ ਵੀ talent ਹੈ power ਉਹ ਅਸੀਂ education ਦੇ ਬਿਨਾ ਨਹੀਂ ਦਿੱਖਾ ਸਕਦੇ ਅਪਣੇ ਵਿੱਚ ਤਦ level confidence ਹੀ ਅਪਣੇ ਨਾਲ education ਤੇ ਬਿਨਾਂ ਆਏਗਾ ਜਿਨੀ ਚੀਰ ਆਪਾ educated ਨਹੀਂ ਅਪਣੇ ਵਿੱਚ confidence ਹੀ ਆਪਣਾ ਨਹੀਂ ਆਪਣੇ ਵਿੱਚ confidence ਨਹੀਂ ਰਹੇਗਾ

ਹਾਂਜੀ ਹਾਂਜੀ confidence level ਦਿਖਾਣ ਲਈ ਆਪਾ ਤਾ ਪਹਿਲੇ ਆਪਣੇ ਲਈ education ਬਹੁਤ ਜਾਂਦਾ ਜਰੂਰੀ ਹੈ ਜਿਸ ਤਰਾਂ ਮਨ ਲੋ ਕੋਈ ਜਨਾ ਆਪਣੇ ਵਿੱਚੋ ਆ ਕੇ ਕੋਈ english ਵਿੱਚ ਗਲ ਕਰਦਾ ਯਾ ਹਿੰਦੀ ਵਿੱਚ ਗਲ ਕਰਦਾ ਯਾ ਕਿਸੀ ਹੋਰ ਵੀ language ਆਪਾ ਤਾਹੀ ਸੰਜਾਹ ਗੇ ਜੇ ਅਗਰ ਆਪਾ ਖੁਦ educated ਹੋਵਾਂਗੇ ਠੀਕ ਹੈ

ਇੰਸਾਨ educated ਬਿਨਾਂ ਇੰਸਾਨ ਪਸ਼ੂ ਬਰਾਬਰ ਗਿਣਿਆ ਜਾਂ ਸਕਦਾ ਆਪਾ ਕਹਿ ਸਕਦੇ ਹਾਂ ਕਿ educated person ਆਪਾ ਉਂਜ personality ਉਂਜ ਹਰੇਕ ਚੀਜ਼ ਨੂੰ ਕਰਨ ਲਈ educated ਹੋਣਾ ਬਹੁਤ ਜਰੂਰੀ ਹੈ education ma'am ਤਾ ਵੀ ਜਰੂਰੀਕ ਹੈ education ਬਿਨਾ ਆਪਾ respect ਹੀ ਨਹੀਂ ਲੇ ਸਕਦੇ ਅਗਰ respect ਚਾਹੀਦੀ ਹੈ ਸਾਨੂ education ਹੀ respect ਦਵਾ ਸਕਦੀ ਹੈ education ਨੂੰ ਤੁਹਾਨੂੰ ਕਦੇਵੀ ignore ਨਹੀਂ ਕਰਨਾ ਚਾਹੀਦਾ ਕਯੋ ਕਿ education ਸਾਡੇ ਹੱਥ ਵਿੱਚ ਇੱਕ ਐਸੀ ਚਾਬੀ ਹੈ ਜਿਦੇ ਨਾਲ ਅਸੀਂ ਆਪਣੇ professional, socal ,personal problem ਜੇੜੀ ਹੈਗੀ solve ਕਰ ਸਕਦੇ ਹੈ। ਹਾਂਜੀ ਹਾਂਜੀ education ਓਹੀ ਗੱਲ ਹੈ personal problem ਵੀ ਆਪਾ ਨੂੰ education ਤੇ ਬਿਨਾਂ ਨਹੀਂ ਆਪਾ solve ਕਰ ਸਕਦੇ ਉਹ ਵੀ ਆਪਾ ਫੇਰ ਕੁਮਨ ਕੇਰੀ ਵਾਲੀ ਗੱਲ ਹੋ ਜਾਂਦੀ ਜੇ ਆਪਾ educated ਹੈਗੇ ਹੈ ਤਾ ਆਪਣੀ personal problem ਨੂੰ ਆਪਾ ਬੜੀ easily ਕਰ ਸਕਦੇ ਹੈ solve

ਹੁਣ school ਹੈ,college ਹੈ, ਏਨੇ ਏਨੇ ਏਡੇ speed course ਚਲਦੇ ਪਏ ਨੇ college ਵਿੱਚ ਵੀ ਹਰਤਰਾ ਦੇ speed course ਹੇਗੇਨੇ ਅਗਰ ਓਨਾ ਨੂੰ ਮਨ ਲੋ ਕਿ ਬੱਚਾ ਕੇਡੇ course ਕੇਡੀ line ਵਿੱਚ ਜਾਣਾ ਚਾਂਦਾ ਅੱਜ ਕਲ ਤੇ ਸਰਕਾਰ ਨੂੰ school ਵਿੱਚ ਚਲਾ ਤੇ ਨੇ speed course ਕੀ ਬੱਚਾ skilled ਹੋ ਕੇ ਅਗੇ ਬਾਦ ਆਪਣਾ plus two ਬਾਦ ਮਨਲੋ ਬੱਚੇ ਨਹੀਂ ਪੜਨਾ ਚਾਹੰਦੇ plus two ਤਕ education ਪ੍ਰਾਪਤ ਕਰ ਕੇ skilled ਅਪਣਾ ਹੱਥਾਂ ਵਿੱਚ ਲੇਕੇ ਅਪਣਾ ਬੜਾ ਵਧੀਆ business start ਕਰ ਸਕਦੇ ਹੈ maam ਹਾਂਜੀ ਹਾਂਜੀ ਹੋਣ ਜਿੰਦਾ ਆਪਾ ਹੁਣ vocational ,vacational seat ਆ ਤੇ ਕਰ ਰਹੇ ਹਾਂ ਕੀ education ਤੇ base ਤੇ base ਤੇ ਕਰ ਰਹੇਹਾਂ

ਹਾਂਜੀ ਆਪਣੀ life ਦੀ first importance ਆਪਾ education ਨੂੰ ਕਹਿ ਸੱਕਦੇ ਹਾਂ। ਇੰਦੇ ਤੋਂ ਬਿਨਾਂ ਜਿੰਦਗੀ ਅਦੂਰਿ ਹੈ। ਹਾਂਜੀ mam ,education ਬਿਨਾ ਆਪਾ ਆਪਣੀ life ਨੂੰ ਅਧੂਰਾ ਮੰਦੇ ਹਾਂ। ਕੀ education ਆਪਣੀ life ਦਾ first point ਮੰਦੇ ਹਾਂ

but last point ਨਹੀਂ ਹੈ ਏਨੂੰ ਆਪਾ ਪੂਰੀ life, life ਆਪਾ ਸਿੱਖਦੇ ਹਾਂ ਕੁੱਛ ਨਾ ਕੁੱਛ ,ਕੁੱਛ ਨਾ ਕੁੱਛ ,ਕੁੱਛ ਨਾ ਕੁੱਛ ਸਿੱਖਦੇ ਰਹਿਣੇ ਹਾਂ ਕੀ ਆਪਣੀ life ਸਬ ਕੁੱਛ ਏਦੇ ਨਾਲ ਹੀ ਸੁੰਭਵ ਹੈ education ਨਾਲ ਸੁੰਭਵ ਹੈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ma'am ਮੈਂ ਤੁਹਾਡੇ ਨਾਲ ਸਹਿਮਤ ਹਾਂ ਬਿਲਕੁਲ education ਬਿਨਾਂ ਅਸੀਂ ਕੁੱਛ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ education ਨੂੰ ਕਦੇ ignore ਕਰਨਾ ਹੀ ਨਹੀਂ ਚਾਹੀਦਾ ਜੇਡੇ ਲੋਗ ਮੈਂ ਤਾ ਕਹਿਣੀ ਹਾਂ ਜੇਡੇ ਲੋਗ ਇਹ ਸੋਚਦੇ ਹਾ ਕੀ ਚਲੋ ਜੀ ਦਸ ਪੜਾ ਤਾ ਲੜਕੀਆਂ ਦੀ marriage ਕਰਦੋ ਚਲੋ ਕੋਈ ਗੱਲ ਨਹੀਂ ਹੈਨਾ ਏਨਾ ਨੇ ਤੇ ਅਗਲੇ ਘਰ ਜਾਣਾ ਮਤਲਬ parents ਨੂੰ ਸਿਰਫ ਏਨਾ ਹੀ ਨਹੀਂ ਸੋਚਣਾ ਚਾਹੀਦਾ ਕੀ ਹਾਂਜੀ ਸਿਰਫ tenth pass ਕਰਾਈ ਏਨਾ ਨੇ ਕੇਡਾ ਸਾਡੇ ਕੋਲ ਰਹਿਣਾ ਚਲੋ ਏਨਾ ਦੀ marriage ਕਰਦੋ ਮੈਂ ਤਾ ਕਹਿਣੀ ਊਨਾ ਨੂੰ ਪਹਿਲੇ ਆਪਣੇ ਪੈਰਾਂ ਤੇ stand ਓਹਨਾ ਨੂੰ stand ਹੋਣਾ ਚਾਹੀਦਾ ਉਨ੍ਹਾਂਨੂੰ stand ਕਰਕੇ ਫ਼ਿਰ ਓਨਾ ਦੀ marriage ਕਰੋ ਅਗਰ ਤੁਸੀਂ ਐਨਾਨੁ education ਵੀ ਦੇ ਦੇਂਦੇ ਹੋ ਤੇ ਉਨ੍ਹਾਂਨੂੰ ਕਦੇ ਵੀ ਕਿਸੀ ਦੇ ਹੱਥਾਂ ਵਲ ਦੇਖਣਾ ਪਏਗਾ

ਲੜਕੀਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਤੇ ਖਾਸ ਕਰਕੇ ਪੜਾਣਾ ਚਾਹੀਦਾ ਕੀ ਅਗਰ ਓਹਨਾ ਨੂੰ ਅਗੇ ਜਾਕੇ ਉਨ੍ਹਾਂਨੂੰ ਕਿਸੀ ਦੇ ਹੱਥਾਂ ਵਲ ਨਾ ਦੇਖਣਾ ਪਏ ਮਨਲੋ ਇੱਕ lady ਪੜ ਇੱਕ lady ਪੜੀ ਲਿੱਖੀ ਹੈ ਠੀਕ ਹੈਨਾ ਉਹ ਅਗੇ ਜਾਕੇ ਆਪਣੀ family ਦਾ ਹੱਥ ਵੰਡਾ ਸਕਦੀ ਹੈ ਆਪਣੇ husband ਦੇ ਬਰਾਬਰ ਜਾਕੇ ਕਮਾ ਸਕਦੀ ਹੈ ਆਪਣੀ family ਚ ,ਅੱਜ ਉਹ ਕੇਂਦੇ ਨਾ ਜਿੰਨੇ ਜਿਹ ਓਨ੍ਹੇ ਹੀ ਕਮਾਨ ਤੇ ਫੇਰ ਮਤਲਬ ਕੀ ਪੂਰੀ ਪੈਂਦੀ ਹੇ ਠੀਕ ਹੇ ਨਾ ਇਸ ਕਰਕੇ ਹਾਂਜੀ ਇਸ ਕਰਕੇ ladies ਦਾ ਵੀ ਪੜਨਾ ਬਹੁਤ ਜ਼ਿਆਦਾ ਜਰੂਰੀ ਹੈ ਮੈਂ ਤੇ ਕੇਂਦੀ girls ਨੂੰ ਸਬਤੋਂ ਜ਼ਿਆਦਾ importance ਦੇਨਿ ਚਾਹੀਦੀ ਹੇ ਪੜੋਨਾ ਚਾਹੀਦਾ ਉਨ੍ਹਾਂਨੂੰ ਲਿਖਾਉਣਾ ਚਾਹੀਦਾ ਕੇ ਅੱਗੇ ਜਾ ਕੇ ਉਹ stand ਹੋਣ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਬਰਾਬਰ ਆਪਣੀ family ਦੇ ਬਰਾਬਰ ਸਬਦੇ ਕਾਮ ਕਰਨ ,ਕਮਾਨ ਠੀਕ ਹੈ ਨਾ , ਨਾ ਕੀ ਇਕ ਘਰ ਦੀ ,ਨਾ ਕੀ ਇਕ ਘਰ ਵਿੱਚ ਬੰਦ ਬਣਕੇ ਬੰਦੀ ਬਣ ਕੇ ਰਹਿਣ

ਜਨਮ ਲਿਆ, ਲੜਕੀ ਨੇ ਜਨਮ ਲਿਆ , ਓਨ੍ਦੇ ਵਿੱਚ ਲੜਕੀ ਦਾ ਤਾ ਨਹੀਂ ਕਸੂਰ , ਜਨਮ ਲਿਆ ਓਨੁ ਤੁਸੀਂ ਪੜਾਓ ਲਿਖਾਓ , ਪਾਂਡੇ ਜਰੂਰੀ ਤਾ ਨਹੀਂ ਪਾਂਡੇ ਮਾਂਜਣੇ ਨੇ ,ਕੁੱਛ ਵੀ ਉਹ life ਵਿਚ ਕਾਰ ਸੱਕਦੀ ਏ , ਹੁਣ ਆਪਾ ਜੇ ਆਪਾ ਉਸਦੇ

ਇਸੇ ਕਰਕੇ ਕਹਿੰਦੇ ਨੇ ਕਿ ਹਰ parents ਨੂੰ ਅਪਣੀ ਸੋਚ ਨੂੰ ਅਗੇ ਲੈਕੇ ਜਾਨਾ ਚਾਹੀਦਾ, ਕੀ ਨਹੀਂ ਪੜ੍ਹਾਈ ਅੱਜ ਕਲ ਦੀ life ਵਿੱਚ ਬੜੀ ਜ਼ਿਆਦਾ ਜਰੂਰੀ ਏ। ਇਸ ਕਰ ਕੇ ਹਰ ਲੜਕੀ ਏ ਲੜਕਾ ਏ ਸਬ ਨੂੰ ਇਸਦੀ importance ਨੂੰ ਸਮਜ ਕੇ ਅੱਗੇ ਪੜ੍ਹਨਾ ਚਾਹੀਦਾ ਤੇ ਆਪਣੇ life ਨੂੰ set ਕਰਨਾ ਚਾਹੀਦਾ ਹਾਂਜੀ ma'am ਮੈਂ ਤੇ ਬੱਸ last ਏਹਿ ਕਵਾਂਗੀ ਕੀ ਸਾਨੂ educationਨੂੰ ਨਹੀਂ ignore ਕਰਨਾ ਚਾਹੀਦਾ ਠੀਕ ਏਨਾ ਖਾ ਥੋੜਾ ਕੱਟ ਲੋ but education ਬਹੁਤ ਜ਼ਿਆਦਾ ਜਰੂਰੀ ਏ , ਥੋੜਾ ਕੱਟ fashionable ਪਹਿਨ ਲੋ ,ਥੋੜਾ ਕੱਟ ਖਾਲੋ but education ਸਾਡੇ ਕੋਲ ਹੇਗੀ ਏ ਨਾ , education ਅਸੀਂ education ਦੇ ਨਾਲ ਅਸੀਂ ਸਬ ਕੁਛ ਸਬ ਅਪਣੀ ਇਛਾਵਾਂ ਜੇੜੀਆਂ ਉਹ ਪੂਰੀਆਂ ਕਰ ਸੱਕਦੇ ਹਾਂ ਹਾਂਜੀ ਹਾਂਜੀ ,ਉਹ ਖਾਦਾਂ ਪੀਤਾ ਉਹ ਗੱਲ ਏ ਨਾ , ਕੀ ਸਿਰਫ ਆਪਾ ਨੂੰ ਪਤਾ ਹੇ , ਤੇ ਜੇੜੀ education ਏ ਉਹ ਸਮਾਜ ਵਿੱਚ ਵਿਕਰਨ ਲਈ ਆਪਾ ਨੂੰ ਫਾਇਦੇ ਮੰਦ ਏ। ਖਾਣਾ ਪੀਨਾ ਕੀ ਏ ਸਿਰਫ ਅਪਣੀ life ਤੱਕ depend ਏ। ਤੇ ਜੇੜਾ education ਏ ਉਹ ਅੱਗੇ ਸਮਾਜ ਤੱਕ ਵਿਚਰਨ ਲਈ ਅਪਣੇ ਲਈ ਹੇਗਾਏ ਹਾਂਜੀ ਬਹੁਤ ਜਰੂਰੀ ਏ ਜੀ ਬਹੁਤ ਜਰੂਰੀ ਏ ਹਾਂਜੀ ਬਹੁਤ ਜਰੂਰੀ ਏ

ਚਾਹਣੀ ਆ ਹਾਂਜੀ ਕੀ ਜੇੜੀ education ਹੈ ਉਹ ਸਬ ਲਈ ਜਰੂਰੀ ਏ। ਤੇ education ਨੂੰ ਅੱਗੇ ਆਪਾ ਨੂੰ ਕਰਨਾ ਚਾਹੀਦਾ , ਸਬ ਨੂੰ ਅਸੀਂ ਇਹੀ ਸਲਾਹਾਂ ਦੇਣਾ ਚਾਂਦੇ ਆ education ਨੂੰ ਆਪਣੀ life ਵਿੱਚ ਪੂਰੀ importance ਦਯੋ education ਬਿਨਾ ਅਪਣੀ life ਅਧੂਰੀ ਏ ਹਾਂਜੀ ਹਾਂਜੀ thank you ਨਵਦੀਪ mam ਤੁਸੀਂ ਆਪਣੇ ਸੋਨੇ ਸੋਨੇ ਵਿਚਾਰ ਸਾਡੇ ਨਾਲ ਸੰਜੇ ਕੀਤੇ ਜੀ thank you so much mam ok thank you ਜੀ ਰੇਖਾ mam

ਪੰਜਾਬ ਬਾਰੇ ਆਹ ਪੰਜਾਬ ਦੀ ਗੱਲ ਹੈ ਅਹ ਗੱਲ ਹੈਗੀ ਹੈ ਚਾਰ ਸਾਲ ਪੰਜ ਸਾਲ ਪੁਰਾਣੀ, ਇੱਕ ਮੇਰਾ ਯਾਰ ਦੋਸਤ ਸੀਗਾ, ਬਹੁਤ ਹੀ ਵਧੀਆ ਮੁੰਡਾ ਸੀਗਾ ਉਹ, ਉਹਦੇ ਘਰੇ ਨਾ ਤੰਗੀ ਹੁੰਦੀ ਸੀਗੀ ਪਤਾ ਨੀ ਕਿਹਦੀ ਗੱਲ ਦੀ ਪੈਸਿਆਂ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ, ਕਦੇ ਕਿਸੇ ਗੱਲ ਨੂੰ ਲੈ ਕੇ ਮਤਲਬ ਕਲੇਸ਼ ਹੁੰਦਾ ਹੀ ਸੀਗਾ ਉਹਦੇ ਘਰੇ ਕਲੇਸ਼ ਰਹਿੰਦਾ ਹੀ ਸੀਗਾ, ਇਸ ਗੱਲ ਦਾ ਮਤਲਬ ਹਰ ਕਿਸੇ ਗੱਲ ਦਾ ਮਤਲਬ ਜਦ ਵੀ ਉਹਨੂੰ ਬੁਲਾਉਣ ਜਾਣਾ ਉਹਨੂੰ phone ਕਰਨਾ ਨਾ ਮੈਂ ਵੀ ਹਾਂ ਵੀ ਆ ਜਾ ਚੱਲੀਏ ਆਪਾਂ ਕਿਤੇ ਉਹਦੇ ਘਰ ਕਲੇਸ਼ ਹੋਣਾ ਹੀ ਹੋਣਾ, ਮੈਨੂੰ ਇਉਂ ਲੱਗਦਾ ਸੀਗਾ ਕਿ ਕਿਤੇ ਸਾਡੇ ਕਰਕੇ ਇਹਦੀ ਮੰਮੀ ਖਿਝਦੀ ਹੋਣੀ, ਵੀ ਇਹ ਮੁੰਡਿਆਂ ਨਾਲ ਹੀ ਰਹਿਣਾ, ਇਹ ਮੁੰਡੇ ਇਹ ਜਿਹੇ ਆ, ਮੈਨੂੰ ਇਉਂ ਹੁੰਦਾ ਸੀਗਾ, ਆਪਾਂ ਨੇ ਇੱਕ ਦਿਨ ਉਹਨੂੰ ਪੁੱਛ ਲਿਆ ਵੀ ਬਾਈ ਕਿਆ ਚੱਕਰ ਹੈ, ਠੀਕ ਨੀ, ਵੀ ਤੇਰੇ ਘਰਦੇ ਏਦਾਂ ਕਿਉਂ ਕਰਦੇ ਆ, ਕਹਿੰਦੇ ਯਾਰ ਤੁਹਾਡੇ ਕਰਕੇ ਨੀ ਹੁੰਦਾ ਕਹਿੰਦਾ ਬਸ ਆਹ ਸਹੀ ਦੱਸਾਂ ਕਹਿੰਦਾ ਪੈਸਿਆਂ ਕਰਕੇ ਸਭ ਕੁਛ ਹੈ, ਕਹਿੰਦਾ ਜੇ ਪੈਸਾ ਹੈ ਤਾਂ ਸਭ ਕੁਛ ਹੈ ਕਹਿੰਦੇ ਜੇ ਪੈਸਾ ਨੀ ਹੈ ਫਿਰ ਕੁਛ ਵੀ ਨੀ ਹੈ, ਮੈਂ ਕਿਹਾ ਯਾਰ ਉਹ ਤਾਂ ਹੈ ਹੀ ਹੈ ਫਿਰ ਯਾਰ ਠੀਕ ਨੀ ਤੂੰ ਮੰਨਦਾ ਕਿਉਂ ਨੀ ਹੈ, ਮੈਂ ਉਹਨੂੰ ਆਹ ਗੱਲ ਕਹੀ, ਮੈਂ ਕਿਹਾ ਪੈਸੇ ਸਾਰੇ ਕਮਾਉਂਦੇ ਆ ਆਪਾਂ ਵਿਹਲਾ time ਕੱਢਦੇ ਹਾਂ ਤੇਰੇ ਕੋਲ ਆਉਂਦੇ ਹਾਂ ਆਪਾਂ ਬੈਠਦੇ ਹੈ, ਆਪਣਾ sunday ਨੂੰ ਸਾਨੂੰ ਛੁੱਟੀ ਹੁੰਦੀ ਹੈ, ਤੇ ਕਰਦੇ ਹਾਂ ਵਧੀਆ ਰਹਿੰਦੇ ਹਾਂ ਅਸੀਂ, ਠੀਕ ਨੀ, ਮੈਂ ਕਿਹਾ ਤੂੰ ਵੀ ਕਮਾ, ਤੂੰ ਸੱਤ ਦਿਨ ਦਾ ਸੱਤੇ ਦਿਨ ਵਿਹਲਾ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

ਮੈਂ ਕਿਹਾ ਹਾਲੇ ਕੁਛ ਜੇ ਬਣਾ ਲਊਂਗਾ ਨਾ ਤਾਂ ਵਧੀਆ ਰਹਾਂਗਾ ਸੋਚ ਲੈ ਮੈਂ ਕਿਹਾ ਹੁਣ ਵੀ ਸੋਚ ਲੈ, ਮੈਨੂੰ ਸਮਝਾਉਣ ਲੱਗ ਗਿਆ ਕਹਿੰਦਾ ਨਹੀਂ ਬਾਈ ਏਦਾਂ ਨੀ ਹੁੰਦਾ, ਮੈਂ ਕਿਹਾ ਓਦਾਂ ਨੀ ਹੁੰਦਾ, ਇਹ ਬਾਈ ਮੈਨੂੰ ਇਉਂ ਨੀ ਹੁੰਦਾ

ਜੇ ਤੂੰ ਆਪਣੇ ਘਰੇ ਇੱਜਤ ਬਣਾਊਂਗਾ ਆਪਣੀ ਤਾਂ ਹੀ ਤੇਰੇ ਘਰਦੇ ਇੱਜਤ ਕਰਨਗੇ, ਠੀਕ ਨੀ ਉਹਨੂੰ ਸਪਨਾ ਤਾਂ ਆਉਣ ਨੀ ਲੱਗਿਆ ਵੀ ਬਾਈ ਤੂੰ ਆਹ ਚੰਗ ਤੂੰ ਆਪਣੇ ਆਪਣੇ ਵੱਲੋਂ ਤੂੰ ਚੰਗਾ ਹੈ, ਤੂੰ ਆਪ ਸੋਚਦਾ ਪਿਆਂ ਵੀ ਮੈਂ ਸਹੀ ਹੈ, ਘਰਦਿਆਂ ਨੂੰ ਇਹਦਾ ਇਹਸਾਸ ਕਰਵਾ ਵੀ ਮੈਂ ਸਹੀ ਹੈਂ ਏਦਾਂ ਤਾਂ ਹੋ ਨੀ ਸਕਦਾ ਵੀ ਹਾਂ ਵੀ ਤੇਰੇ ਘਰਦਿਆਂ ਨੂੰ ਸੁਪਨੇ ਆਉਂਦੇ ਵੀ ਹਾਂ ਵੀ ਮੇਰਾ ਮੁੰਡਾ ਸਹੀ ਹੋ ਗਿਆ, ਜੋ ਬੰਦੇ ਦੀ image ਬਣ ਜਾਂਦੀ ਹੈ ਨਾ ਇੱਕ ਵਾਰੀ ਵੀ ਬੰਦਾ ਗ਼ਲਤ ਹੋ ਜਾਂਦਾ ਹੈ, ਬੰਦੇ ਨੀ ਨਿਗ੍ਹਾ ਚ ਬੰਦਾ ਗ਼ਲਤ ਹੀ ਰਹਿੰਦਾ ਹੈ, ਮੈਂ ਆਹ ਚੀਜ਼ ਦੇਖੀ ਹੈ, ਬੰਦਾ ਗ਼ਲਤ ਹੀ ਰਹੇਗਾ, ਫਿਰ ਬੰਦੇ ਕਦੇ ਨੀ ਸਹੀ ਹੋਊਗਾ, ਇੱਕ ਵਾਰੀ ਬੰਦੇ ਦੀ ਬਸ image ਖ਼ਰਾਬ ਹੋਣੀ ਚਾਹੀਦੀ ਹੈ, ਫਿਰ ਜਿੰਨੀ ਮਰਜ਼ੀ ਲੱਖ ਕੋਸ਼ਿਸ਼ਾਂ ਕਰ ਲਏ ਬੰਦਾ ਸੁਧਰਨ ਦੀ ਬੰਦਾ ਫਿਰ ਨੀ ਸੁਧਰਦਾ ਮੈਂ ਆਹ ਚੀਜ਼ ਦੇਖੀ ਹੈ ਜੀ ਇੱਕ ਵਾਰੀ ਨੀ ਮੈਂ ਕਈ ਬੰਦਿਆਂ ਨਾਲ ਆਹ ਚੀਜ਼ ਦੇਖੀ ਹੈ, ਆਹ ਚੀਜ਼ ਮੇਰੇ ਨਾਲ ਵੀ ਹੋਈ ਹੋਈ ਹੈ, ਮੇਰੇ ਘਰਦਿਆਂ ਨਾਲ ਵੀ ਹੋਈ ਹੋਈ ਹੈ ਮੇਰਾ ਨਾ ਸਿਗਰਟਾਂ ਬਾਰੇ ਪਤਾ ਲੱਗ ਗਿਆ ਸੀ ਤੁਹਾਨੂੰ ਸਿੱਧੀ ਗ ਆਪਣੀ ਗੱਲ ਦੱਸਦਾਂ ਹੁਣ ਮੈਂ ਮੇਰੇ ਘਰੇ ਮੇਰੇ ਸਿਗਰਟਾਂ ਬਾਰੇ ਪਤਾ ਲੱਗ ਗਿਆ ਸੀਗਾ ਵੀ ਮੈਂ ਸਿਗਰਟਾਂ ਪੀਂਦਾ ਹੈ, ਠੀਕ ਹੈ ਜੀ ਮੈਂ ਹੁਣ ਤੁਹਾਨੂੰ ਸੱਚ ਦੱਸ ਰਿਹਾਂ ਗਾ ਕਿਹਾ ਕਹਿੰਦੇ ਆ ਉਹਨੂੰ ਮੈਂ ਸਿਗਰਟਾਂ ਪੀਂਦਾ ਹੁੰਦਾ ਸੀਗਾ ਲੁੱਕ ਲੁੱਕ ਕੇ ਮਤਲਬ ਸਿਗਰਟਾਂ ਤੋਂ ਉੱਪਰ ਕਦੇ ਗਿਆ ਨੀ ਚਲੋ ਮਾੜਾ ਮੋਟਾ ਗਾਂਝਾ ਗੂੰਝਾ ਪੀ ਲਿਆ ਪੀ ਲਿਆ ਵੈਸੇ ਇਸ ਤੋਂ ਉੱਪਰ ਕਦੇ ਗਿਆ ਨੀ ਠੀਕ ਨੀ ਸਿਗਰਟਾਂ ਸੁਗਰਟਾਂ ਪੀ ਲਈਆਂ ਹੁੰਦੀਆਂ ਸੀਗੀਆਂ ਕਦੇ ਕਦੇ ਮੈਂ ਅਮ ਕੀ ਕਰਿਆ ਮੇਰੇ ਗੁਆਂਢੀ ਨੇ ਕਿਸੇ ਨੇ ਦੇਖ ਲਿਆ ਹੋਣਾ ਤੇ ਗੁਆਂਢੀ ਨੇ ਮਤਲਬ sure ਹੀ ਸੀਗਾ ਵੀ ਮੈਨੂੰ ਹੀ ਦੇਖਿਆ ਹੈ, ਕਿਤੇ ਜਾ ਕੇ ਮੇਰੀ ਮੰਮੀ ਨੂੰ ਕਹਿ ਦਿੱਤਾ ਹੋਣਾ ਮੰਮੀ ਨੇ ਹਾਲਾਂਕਿ ਮੇਰੇ ਡੈਡੀ ਨੂੰ ਨੀ ਦੱਸਿਆ, ਮੰਮੀ ਨੇ ਆਪਣੇ ਤੱਕ ਹੀ ਗੱਲ ਰੱਖੀ ਸੀ ਮੈਂ ਰਾਤ ਨੂੰ ਆਇਆ ਦਸ ਕੁ ਵਜੇ ਘਰੇ, ਆਉਂਦੇ ਹੀ ਪਹਿਲਾਂ ਮੈਨੂੰ ਰੋਟੀ ਪੁੱਛਦੇ ਸੀਗੇ ਘਰਦੇ ਮੈਂ ਘਰੇ ਵੜਿਆ ਮੈਨੂੰ ਕਹਿੰਦੇ ਇੱਧਰ ਆ, ਮੈਂ ਕਿਹਾ ਹਾਂਜੀ ਕਹਿੰਦੇ ਇੱਧਰ ਆ ਮੂੰਹ ਦਿਖਾ ਆਪਣਾ ਮੈਂ ਕਿਹਾ ਯਾਰ ਮੂੰਹ ਦਿਖਾ ਮੈਂ ਕਿਹਾ ਇਹਨਾਂ ਨੂੰ ਕਿਆ ਹੋ ਗਿਆ ਯਾਰ, ਇੱਕੇ ਲੱਗਤੇ ਕਹਿੰਦੇ ਮੂੰਹ ਦਿਖਾ ਯਾਰ ਠੀਕ ਨੀ ਮੈਂ ਗਿਆ ਮੈਂ ਕਿਹਾ ਕਿਉਂ ਹੋਇਆ ਕਿਆ ਮੈਂ ਕਿਹਾ ਮੈਂ ਕਿਹੜਾ ਦਾਰੂ ਦੂਰੂ ਪੀਂਦਾ ਹੈ, ਕਹਿੰਦੇ ਦਾਰੂ ਨੀ ਤੂੰ ਮੂੰਹ ਦਿਖਾ ਤਾਂ ਸਹੀ ਆਪਣਾ, ਪਹਿਲਾਂ ਮੂੰਹ ਸੁੰਘਣ ਲੱਗੇ ਫਿਰ ਮੇਰੀ ਉਂਗਲੀਆਂ ਹੀ ਸੁੰਘਣ ਲੱਗ ਗਏ, ਮੈਂ ਕਿਹਾ ਯਾਰ ਇਹਨਾਂ ਨੂੰ ਹੋਇਆ ਕਿਆ ਕਹਿੰਦੇ ਤੂੰ ਸਿਗਰਟਾਂ ਪੀਂਦਾ ਹੈ, ਆਹ ਗੱਲ ਸੁਣੀ ਮੈਂ ਮੈਂ ਸੁਣ ਕੇ ਤੋਰ ਫੋਰ ਹੋ ਗਿਆ ਬਾਈ ਆਹ ਕਿਆ ਕਹਿ ਦਿੱਤਾ ਇਹਨਾਂ ਨੇ ਵੀ ਸਿਗਰਟਾਂ ਪੀਂਦਾ ਹੈ, ਜਦ ਤਾਂ ਮੇਰੀ ਉਮਰ ਵੀ ਕੁਛ ਨੀ ਸੀਗੀ ਉਮਰ ਸੀਗੀ ਮੇਰੀ ਸਾਰੀ ਤੇਰਾਂ ਚੌਦਾਂ ਸਾਲ ਜਦ ਤਾਂ ਮੈਂ ਮੈਨੂੰ ਹਰ ਗੱਲ ਤੇ ਡਰ ਹੁੰਦਾ ਹੀ ਸੀਗਾ ਵੀ ਘਰਦਿਆਂ ਨੂੰ ਇੱਡੀ ਗੱਲ ਪਤਾ ਲੱਗ ਗਈ ਸਿਗਰਟਾਂ ਲੇਕਿੰਨ ਹੁਣ ਤਾਂ ਕੋਈ ਚੱਕਰ ਨੀ ਹੁਣ ਤਾਂ ਬੜੇ ਹੋ ਗਏ ਆਪਾਂ ਹੁਣ ਤਾਂ ਮਾੜਾ ਮੋਟਾ ਚੱਲ ਸ਼ੇਰਆਮ ਵੀ ਦਾਰੂ ਦੂਰੂ ਪੀ ਲੈਂਦੇ ਹੈ, ਪਹਿਲਾਂ ਦੀ ਗੱਲ ਦੱਸ ਰਿਹਾਂ ਤੁਹਾਨੂੰ ਠੀਕ ਨੀ ਮੈਂ ਕਿਹਾ ਨਹੀਂ ਯਾਰ ਮੰਮੀ ਸਿਗਰਟਾਂ ਥੋੜ੍ਹੀ ਨਾ ਪੀਨਾ ਮੈਂ, ਤੁਹਾਨੂੰ ਕਿਹਨੇੇ ਕਿਹਾ, ਕਹਿੰਦੀ ਮੈਂ ਤੈਨੂੰ ਬੰਦੇ ਨੂੰ ਪੁੱਛਵਾਊਂਗੀ ਜਿੰਨੇ ਕਿਹਾ ਹੈ ਮੈਨੂੰ, ਕਹਿੰਦੀ ਜੇ ਪੀਨਾ ਹੈ ਤਾਂ ਮੈਨੂੰ ਦੱਸ ਦੇ, ਨਹੀਂ ਤੇਰੇ ਡੈਡੀ ਨੂੰ ਦੱਸ ਦੇਣਾ ਹੈ ਮੈਂ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

ਛੇ ਵਜੇ ਘਰੇ ਆਇਆ ਮੈਂ ਸੁੱਤਾ ਪਿਆ ਹੁੰਦਾ ਸੀਗਾ ਮੈਂ ਦਸ ਗਿਆਰਾਂ ਵਜੇ ਉੱਠਦਾ ਸੀ ਆਪਣਾ ਆਰਾਮ ਨਾਲ, ਆ ਕੇ ਉਹਨੇ ਰੋਟੀ ਰੂਟੀ ਖਾਣੀ ਉਹਨੇ ਸੌਂ ਜਾਣਾ ਮੈਨੂੰ ਪਤਾ ਹੁੰਦਾ ਸੀ ਵੀ ਇਹਨੇ ਡੈਡੀ ਦੇ ਸਾਹਮਣੇ ਇਹਨੇ ਨੀ ਆਉਣਾ ਠੀਕ ਨੀ ਇਹ ਚਲੇ ਜਾਂਦਾ ਹੈ, ਫਿਰ ਡੈਡੀ ਚਲੇ ਜਾਂਦਾ ਹੈ, ਜਦ ਡੈਡੀ ਆ ਜਾਂਦਾ ਹੈ ਇਹ ਸੌਂ ਜਾਂਦਾ ਹੈ, ਏਦਾਂ ਹੁੰਦਾ ਸੀਗਾ ਸਾਡੇ ਘਰੇ, ਮਤਲਬ sunday sunday ਨੂੰ ਮੈਂ ਡੈਡੀ ਨੂੰ ਮਿਲਣਾ ਮਿਲਣਾ ਹੁੰਦਾ ਸੀਗਾ, ਨਹੀਂ ਜ਼ਿਆਦਾਤਰ ਤਾਂ ਮੈਂ ਸੁੱਤਾ ਹੁੰਦਾ ਸੀਗਾ ਜਦ ਡੈਡੀ ਆਉਂਦਾ ਸੀ ਤੇ ਡੈਡੀ ਸੁੱਤਾ ਹੁੰਦਾ ਸੀਗਾ, ਜਦ ਮੈਂ ਬਾਹਰ ਹੁੰਦਾ ਸੀਗਾ ਤੇ ਮੈਂ ਘਰੇ ਆਉਣਾ ਡੈਡੀ ਨੇ ਕੰਮ ਤੇ ਹੋਣਾ ਏਦਾਂ ਹੁੰਦਾ ਸੀਗਾ, ਕਿਆ ਹੋਇਆ ਉਸ ਦਿਨ ਡੈਡੀ ਸੋਇਆ ਨੀ ਮੇਰਾ, ਰੋਟੀ ਰੂਟੀ ਖਾਈ ਡੈਡੀ ਮੇਰਾ ਬੈਠ ਕੇ ਉਹਨੂੰ ਨੀਂਦ ਹੀ ਨੀ ਆਈ ਪਤਾ ਨੀ ਕਿਉਂ, ਮੈਂ ਸੋਚ ਰਿਹਾਂ ਮੈਂ ਜਾਣ ਕੇ ਅੱਖਾਂ ਜਿਹੀਆਂ ਖੋਲ ਕੇ ਮੈਂ ਕਿਹਾ ਡੈਡੀ ਸੌਂ ਗਿਆ,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 ਖਿੜਕੀ ਹੁੰਦੀ ਸੀ ਮੈਨੂੰ ਸਰੇਆਮ ਦਿਸਦਾ ਸੀਗਾ ਡੈਡੀ ਦਾ ਕਮਰਾ ਉੱਧਰ ਸੀਗਾ ਮੇਰਾ ਕਮਰਾ ਇੱਧਰ ਸੀ, ਵੀ ਹਾਂ ਵੀ ਡੈਡੀ ਸੁੱਤਾ ਨੀ ਪਿਆ ਹਾਲੇ ਤੱਕ ਵੀ ਤਾਂ ਮੈਂ ਬਾਹਰ ਜਾਊਂਗਾ, ਮੈਂ ਹਾਲਾਂਕਿ ਆਪਣਾ ਬਾਥਰੂਮ ਤੱਕ control ਕਰਿਆ ਹੋਇਆ ਸੀਗਾ ਬਾਥਰੂਮ ਸਾਡਾ ਬਾਹਰ ਹੈ ਵੀ ਮੈਂ ਬਾਥਰੂਮ ਕਰਨ ਵੀ ਗਿਆ ਤਾਂ ਮੈਨੂੰ ਘੇਰ ਲਓਗੇ, ਇੰਨਾ ਡਰ ਹੁੰਦਾ ਸੀ ਮੈਨੂੰ ਆਪਣੇ ਡੈਡੀ ਦਾ ਕਿਆ ਹੋਇਆ ਜੀ ਕਿਤੇ ਮੰਮੀ ਨੇ ਦੇਖ ਲਿਆ ਮੈਨੂੰ, ਵੀ ਆਹ ਯਾਰ ਡਰਦਾ ਕਿਉਂ ਪਿਆ ਯਾਰ, ਵੀ ਹਾਂ ਵੀ ਆਹ ਉੱਠ ਗਿਆ ਹੁਣ ਮਤਲਬ ਉੱਠ ਤਾਂ ਗਿਆ ਮੰਮਾ ਕਹਿੰਦੀ ਮੰਮੀ ਕਹਿੰਦੀ ਉੱਠ ਤਾਂ ਗਿਆ ਬਾਹਰ ਨੀ ਆਉਂਦਾ ਪਿਆ ਕੋਈ ਗੱਲ ਹੈ, ਮੰਮੀ ਸਮਝ ਗਈ ਇਸਨੂੰ ਇਉਂ ਲੱਗਿਆ ਹੋਣਾ ਕਿ ਮੈਂ ਗੱਲ ਦੱਸ ਦਿੱਤੀ, ਮੰਮੀ ਇਸ ਗੱਲ ਦਾ ਫ਼ਾਇਦਾ ਚੱਕ ਗਈ, ਮੰਮੀ ਸਿੱਧਾ ਮੇਰੇ ਕਮਰੇ ਚ ਆਈ ਉੱਠਦਾ ਨੀ ਹੁਣ ਤੂੰ ਕੀ ਹੋ ਗਿਆ, ਆ ਜਾ ਹੁਣ ਬਾਹਰ ਪਿਲਾਵਾਂ ਤੈਨੂੰ, ਇਉਂ ਬਸ ਇਹੀ ਬੋਲਿਆ ਮੈਨੂੰ ਪਿਲਾਵਾਂ ਤੈਨੂੰ ਮੈਂ ਕਿਹਾ ਮੰਮੀ ਚੁੱਪ ਕਰ ਜਾ ਕਾਹਨੂੰ ਬੋਲਦੀ ਪਈ ਹੈ, ਮੈਂ ਕਿਹਾ ਦੱਸ ਦਿੱਤਾ ਤੂੰ, ਕਹਿੰਦੀ ਹਾਂ ਮੈਂ ਦੱਸਿਆ ਮੈਂ ਕਿਹਾ ਲੈ ਦੱਸ ਯਾਰ ਕਿਹੀ ਜਿਹੀ ਗੱਲ ਕਰੀ ਮੰਮੀ ਯਾਰ ਮੈਂ ਕਿਹਾ ਮੈਂ ਜਦ ਪੀਂਦਾ ਹੀ ਨੀ ਤੈਨੂੰ ਕਿਹਾ ਤਾਂ ਪਿਛਵਾਦੇ ਮੈਨੂੰ, ਮੈਂ ਕਿਹਾ ਫਿਰ ਤੂੰ ਪੁੱਛਵਾਉਣ ਵੀ ਨੀ ਲੈ ਕੇ ਗਈ ਮੈਨੂੰ ਕਿਸੇ ਕੋਲ, ਠੀਕ ਨੀ ਹੁਣ ਤੂੰ ਕਹਿ ਰਹੀ ਹੈ ਮੈਂ ਦੱਸਿਆ, ਇਹ ਗੱਲਾਂ ਚੰਗ ਚੰਗੀਆਂ ਮੰਮੀ ਤੇਰੀਆਂ, ਮੰਮੀ ਕਹਿੰਦੀ ਹਾਲੇ ਕੁਛ ਨੀ ਦੱਸਿਆ ਮੈਂ ਹਾਲੇ ਮੈਨੂੰ ਪੱਕਾ ਕਰ ਲੈਣਦੇ ਫਿਰ ਤੇਰਾ ਪੁੱਠਾ ਕੁਟਾਂਗੀ ਮੈਂ, ਮੈਂ ਕਿਹਾ ਯਾਰ ਪੱਕਾ ਕਰ ਲੈ ਮੈਂ ਕਿਹਾ ਜੇ ਮੈਂ ਪੀਂਦਾ ਹੋਇਆ ਨਾ ਇਉਂ ਕਰ ਲਓ ਮੰਮੀ ਜਾਂ ਤਾਂ ਮੈਂ ਰਹਾਂਗਾ ਇਸ ਘਰ ਚ

ਤੂੰ ਡਰ ਨਾ ਮੈਂ ਬਾਥਰੂਮ ਬੂਥਰੂਮ ਜਾ ਕੇ ਰੋਟੀ ਰੂਟੀ ਖਾਣ ਮੈਂ ਸੋਚ ਰਿਹਾ ਮੈਂ ਕਦ ਬਾਹਰ ਜਾਵਾਂ ਮੈਂ ਕਿਹਾ ਬਾਹਰ ਨਿਕਲਾਂ ਜੇ ਆਂਟੀ ਆ ਗਈ ਆਂਟੀ ਨੇ ਕਹਿ ਦੇਣਾ ਆਹੀ ਆ ਮੇਰੇ ਸਾਹਮਣੇ ਇਸੀ ਨੇ ਪੀ ਹੈ ਸਿਗਰਟਾਂ ਆਂਟੀ ਮੈਨੂੰ ਜਾਣਦੀ ਗੁਆਂਢਣ ਹੈ ਮੇਰੀ ਵੀ ਕਹੇਗੀ ਹਾਂ ਸੰਜੇ ਤੂੰ ਉੱਥੇ ਖੜਿਆ ਸੀਗਾ ਫਲਾਣੀ ਜਗ੍ਹਾ ਤੂੰ ਪੀਂਦਾ ਨੀ ਪਿਆ ਸੀ ਉਹ ਫਲਾਣੇ ਮੁੰਡਿਆਂ ਨਾਲ, ਮੈਂ ਕਿਹਾ ਨਹੀਂ ਨਹੀਂ ਮੈਂ ਮੁੱਕਰ ਵੀ ਨੀ ਸਕਦਾ ਸੀਗਾ, ਸੱਚੀ ਗੱਲ ਸੀਗੀ ਕਿ ਮੈਂ ਆਪ ਦੇਖਿਆ ਸੀਗਾ ਆਂਟੀ ਨੇ ਮੈਨੂੰ ਦੇਖਿਆ ਹੈ, ਕਿ ਮੈਂ ਤਾਂ ਪੀਂਦਾ ਸੀਗਾ ਨਾ ਮੈਨੂੰ ਤਾਂ ਪਤਾ ਮੈਂ ਗ਼ਲਤ ਹੈ, ਜੇ ਬੰਦੇ ਨੂੰ ਪਤਾ ਹੁੰਦਾ ਹੈ ਬੰਦਾ ਗ਼ਲਤ ਹੈ ਤੇ ਬੰਦਾ ਥੋੜ੍ਹੀ ਨਾ ਮੰਨਦਾ ਹੁੰਦਾ ਵੀ ਮੈਂ ਗ਼ਲਤ ਹੈ, ਇਸ ਲਈ ਮੈਂ ਘਰਦਿਆਂ ਸਾਹਮਣੇ ਨਹੀਂ ਮੰਨਣਾ ਸੀਗਾ ਵੀ ਮੈਂ ਗ਼ਲਤ ਹੈ, ਕਿਆ ਹੋਇਆ ਜੀ ਮੇਰੀ ਮੰਮੀ ਕਹਿਣ ਲੱਗ ਗਈ ਮੈਨੂੰ ਵੀ ਹਾਂ ਵੀ ਖੜ ਜਾ ਦੋ ਮਿੰਟ ਹੁਣ ਚੱਲ ਚੱਲ ਤੇ ਆ ਰਹੀ ਆ ਆਂਟੀ, ਆ ਰਹੀ ਆਂਟੀ, ਆ ਰਹੀ ਆਂਟੀ ਏਦਾਂ ਕਰਦੀ ਕਰਦੀ ਰੱਬ ਦਾ ਸ਼ੁਕਰ ਹੈ ਵੀ ਆਂਟੀ ਹੋਈ ਪੰਦਰਾਂ ਵੀਹ ਮਿੰਟ late ਹੋ ਗਈ, ਮੈਂ ਕਿਹਾ ਮਾਤਾ ਮੈਂ ਤਾਂ ਚੱਲਿਆ ਯਾਰ ਮੈਂ ਕਿਹਾ ਰਾਤ ਨੂੰ ਬੁਲਾ ਲਈ ਯਾਰ ਹੁਣ ਮੈਨੂੰ ਕੰਮ ਹੈ ਮਾੜਾ ਜਿਹਾ ਡੈਡੀ, ਸੁੱਤਾ ਪਿਆ ਤਾਂ ਮੰਮੀ ਨੂੰ ਪਤਾ ਸੀਗਾ ਹੁਣ ਇਹਨੇ ਬੋਲਣਾ ਹੀ ਬੋਲਣਾ ਹੈ, ਡੈਡੀ ਸੁੱਤਾ ਪਿਆ ਡੈਡੀ ਮੂਹਰੇ ਇਹਦੀ ਜ਼ੁਬਾਨ ਨੀ ਖੁੱਲਦੀ, ਡੈਡੀ ਸੌਂ ਗਿਆ, ਖਿੱੜ ਪਿੜ ਕਰਨੀ ਕਰਨੀ ਹੈ ਮੈਂ ਨਿਕਲਿਆ ਘਰਦੇ ਬਾਹਰ, ਘਰਦੇ ਬਾਹਰ ਜਾ ਕੇ ਫਿਰ ਜਿਹੜੇ ਨਾਲ ਮੇਰੇ ਮੁੰਡੇ ਸੀਗੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਏਦਾਂ ਵੀ ਘਰੇ ਕਲੋਲ ਹੋ ਗਈ ਮੇਰੇ ਯਾਰ ਮੈਂ ਕਿਹਾ ਮੇਰੇ ਘਰੇ ਪਤਾ ਲੱਗ ਗਿਆ ਯਾਰ ਮੈਂ ਸਿਗਰਟਾਂ ਪੀਂਦਾ ਹੈ ਯਾਰ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 ਤੇ ਮੈਂ ਕਿਹਾ ਯਾਰ ਦੱਸ ਯਾਰ ਬਾਈ ਯਾਰ ਇਸੇ ਕਰਕੇ ਕਲੇਸ਼ ਹੋਇਆ ਤੂੰ ਕਹਿ ਰਿਹਾ ਸਿਗਰਟਾਂ ਹੀ ਪੀ ਲੈ ਯਾਰ, ਫਿਰ ਵੀ ਮੇਰਾ ਦਿਲ ਤਾਂ ਕਰਿਆ ਚਲੋ ਸਿਗਰਟਾਂ ਪੀ ਲੈਂਦਾ ਹੈ ਮੈਂ ਕਿਹਾ ਚੱਲ side ਤੇ ਚੱਲਦਾ ਕਿਸੇ ਪਾਸੇ ਫਿਰ ਕਿਸੇ ਨੇ ਦੇਖ ਲਿਆ ਫਿਰ ਕੰਮ ਖ਼ਰਾਬ ਹੋ ਜਾਊਗਾ, Side ਤੇ ਜਾ ਕੇ ਆਪਾਂ ਸਿਗਰਟਾਂ ਸੂਗਰਟਾਂ ਪੀਈਆਂ ਮੈਂ ਕਿਹਾ ਕੋਈ ਸਲਾਹ ਦੇ ਯਾਰ ਕੋਈ ਬਾਈ ਬਣਕੇ ਯਾਰ ਮੈਂ ਕਿਹਾ ਘਰੇ ਮੈਂ ਤੇ ਆਹ ਚੱਕਰ ਪਾਵਾਂ ਯਾਰ ਆਂਟੀ ਸਾਲੀ ਆਊਗੀ ਘਰੇ ਮੇਰੇ ਮੈਂ ਕਿਹਾ ਆਂਟੀ ਨੇ ਕਲੇਸ਼ ਕਰਾ ਦੇਣਾ ਘਰੇ, ਮੈਂ ਕਿਹਾ ਯਾਰ ਬਾਈ ਬਹੁਤ ਹੀ ਜ਼ਿਆਦਾ ਕੰਮ ਖ਼ਰਾਬ ਹੋ ਜਾਊਗਾ ਮੈਂ ਤਾਂ ਯਾਰ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 ਮੇਰੀ ਮੰਮੀ ਨਹੀਂ ਬੁਲਾਊਗੀ ਆਂਟੀ ਨੂੰ ਮੈਂ ਕਿਹਾ ਚੱਲ ਠੀਕ ਹੈ ਫਿਰ ਮੰਮੀ ਨੂੰ phone ਕਰਿਆ ਉੱਥੇ ਹੀ ਖੜੇ ਖੜੇ ਨੇ ਮੈਂ ਕਿਹਾ ਮੰਮੀ ਮੇਰੀ ਗੱਲ ਸੁਣ ਮੈਂ ਕਿਹਾ ਆਂਟੀ ਆਈ ਸੀ ਕਹਿੰਦੇ ਹਾਲੇ ਤੱਕ ਤਾਂ ਆਈ ਨੀ ਕਹਿੰਦੇ ਤੂੰ ਹੀ ਤਾਂ ਮਨਾ ਕਰਿਆ ਸੀ ਵੀ ਸ਼ਾਮ ਨੂੰ ਬੁਲਾਈ ਆਂਟੀ ਨੂੰ, ਮੈਂ ਕਿਹਾ ਮੰਮੀ ਫਿਰ ਮੇਰੀ ਪਿਆਰ ਨਾਲ ਗੱਲ ਸੁਣੋ

ਇਹ ਮੇਰਾ ਪਹਿਲਾ chance ਸੀਗਾ ਬਚਣੇ ਦਾ ਮਤਲਬ ਮੇਰੀ ਮੰਮੀ ਨੇ ਵੀ ਆਹ ਗੱਲ ਕਹਿ ਦਿੱਤੀ ਸੀਗੀ ਮੈਨੂੰ ਵੀ ਹਾਂ ਵੀ ਚੱਲ ਤੈਨੂੰ ਬਚਾ ਲਵਾਂਗੀ ਇੱਕ ਵਾਰੀ ਇੱਕ chance ਦਿੱਤਾ, ਅਗਲੀ ਵਾਰੀ ਪਤਾ ਲੱਗ ਗਿਆ ਕਹਿੰਦੀ ਨਾ ਮੈਂ ਫਿਰ ਜ਼ਿੰਮੇਵਾਰ ਹੈ ਨਾ ਤੇਰੇ ਹੋ ਕੋਈ ਹੋਰ ਜ਼ਿੰਮੇਵਾਰ ਹੋਊਗਾ, ਮੈਂ ਕਿਹਾ ਠੀਕ ਹੈ ਮੈਂ ਮੰਮੀ ਨੂੰ ਕਿਹਾ ਮੰਮੀ ਫਿਰ ਕੋਈ ਚੱਕਰ ਨੀ ਆ ਜੀ ਮੈਂ ਕਿਹਾ ਮੈਂ ਪੀਂਦਾ ਸੀਗਾ ਇੱਕ ਅੱਧੀ ਵਾਰ ਪੀਤੀ ਹੈ, ਮੈਂ ਕਿਹਾ ਮੈਨੂੰ ਮਾਫ਼ ਕਰ ਦਓ ਅੱਜ ਦੇ ਬਾਅਦ ਨੀ ਮੈਂ ਕਰਦਾ, ਮੰਮੀ ਕਹਿੰਦੀ ਫਿਰ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਕੱਲ੍ਹ ਕਿਉਂ ਝੂਠ ਬੋਲਿਆ, ਮੈਂ ਕਿਹਾ ਮੈਂ ਡਰ ਗਿਆ ਸੀਗਾ ਵੀ ਕਿ ਡੈਡੀ ਨੂੰ ਦੱਸੋਂਗੇ ਡੈਡੀ ਕੁੱਟੁਗਾ ਮੈਨੂੰ ਫਿਰ ਉਹ ਹੀ ਕ

ਕਹਿੰਦੇ ਏਦਾਂ ਕਿੱਦਾਂ ਬੰਦ ਹੋ ਜਾਊਗਾ ਤੂੰ ਦੱਸ ਦਿੰਦਾ ਨਾ ਵੀ ਹਾਂ ਵੀ ਮੈਂ ਗ਼ਲਤੀ ਹੋ ਗਈ ਆ, ਮੇਰੇ ਯਾਰ ਦੋਸਤ ਇਹ ਜਿਹੇ ਸੀਗੇ ਮੇਰੀ ਸੰਗਤ ਇਹ ਜਿਹੀ ਸੀਗੀ ਮੈਨੂੰ ਜਾਣ ਬੁੱਝ ਕੇ ਕਰਵਾ ਤੇ ਆ ਕੁਛ ਵੀ ਕਰਵਾ ਤੇ ਆ, ਮੈਂ ਸਿਰਫ਼ ਇੱਕ ਗੱਲ ਦੱਸਾਂ ਬੰਦਾ ਨਾ ਕੋਈ ਵੀ ਕਿਸੇ ਦੇ ਮੂੰਹ ਚ ਨੀ ਪਾਉਂਦਾ ਜੇ ਬੰਦਾ ਆਪ ਕਹੇਗਾ ਨਾ ਵੀ ਹਾਂ ਵੀ ਮੈਂ ਇਹ ਚੀਜ਼ ਕਰਨੀ ਹੈ ਤਾਂ ਬੰਦਾ ਕਰੇਗਾ, ਕੋਈ ਕਿਸੇ ਨੂੰ ਨੀ ਕਹਿੰਦਾ ਯਾਰ ਬਾਈ ਤੂੰ ਆਹ ਚੀਜ਼ ਕਰ, ਚਾਹੇ ਚੰਗੀ ਚੀਜ਼ ਹੈ ਚਾਹੇ ਬੁਰੀ ਚੀਜ਼ ਹੈ, ਮੈਂ ਇੱਕ ਚੀਜ਼ ਦੇਖੀ ਹੈ ਦੁਨੀਆਦਾਰੀ ਚ, ਜਦ ਤੱਕ ਮੈਂ ਹੁਣ ਤੱਕ ਪੱਚੀ ਸਾਲ ਉਮਰ ਹੈ ਮੇਰੀ ਪੱਚੀ ਸਾਲ ਦੀ ਉਮਰ ਹੈ ਮੇਰੀ, ਪੱਚੀ ਸਾਲ ਚ ਮੈਂ ਇਹ ਚੀਜ਼ ਦੇਖੀ ਆ ਕਿ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 ਦਾਰੂ ਵਾਲੇ ਬੰਦੇ ਨਾਲ ਰਹੋਗੇ ਦਾਰੂ ਪੀਣ ਦੀ ਆਦਤ ਪੈ ਜਾਊਗੀ, ਸਿਗਰਟਾਂ ਵਾਲੇ ਬੰਦੇ ਨਾਲ ਸਿਗਰਟਾਂ ਪੀਣ ਦੀ ਆਦਤ ਏਦਾਂ ਜਿੱਦਾਂ ਜਿੱਦਾਂ ਬੰਦੇ ਨਾਲ ਰਹੀ ਜਾਓਗੇ ਉਹਦੀ ਉਹਦੀ ਆਦਤ ਪੈਂਦੀ ਰਹੇਗੀ, ਮੈਂ ਆਹ ਚੀਜ਼ ਦੇਖੀ ਹੈ ਤੇ ਗੰਦੀ ਚੀਜ਼ ਹੈ ਆਹ, ਆਹ ਚੀਜ਼ ਨਾ ਕੀ ਦੱਸਾਂ ਬੰਦੇ ਨੂੰ ਵਿਗਾੜ ਵੀ ਜਾਂਦੀ ਹੈ ਸੁਧਾਰ ਵੀ ਜਾਂਦੀ ਹੈ, ਹੋਰ ਇਹ ਜਿਹੀ ਕੋਈ ਗੱਲ।